ਪੇਂਟਿੰਗ ਕੀਤੀ ਹੈ ਤੇ ਲਿੱਖਿਆ ਐ ਕਿਡਜੀ ਮੇਕ ਕਿਡਸ ਲਵ ਟੂ ਲਰਨ ਅਤੇ ਇੱਥੇ ਸਾਹਮਣੇ ਆਰ_ਔ ਲੱਗਿਆ ਹੋਇਆ ਐ।

ਸਾਹਮਣੇ ਇੱਥੇ ਇੱਕ ਸਟੇਜ ਬਣੀ ਹੋਈ ਹੈ ਅਤੇ ਪੌੜੀਆਂ ਵੀ ਬਣੀਆਂ ਹੋਈਆਂ ਨੇ।

ਇਨਵੀਟੇਸ਼ਨ ਕਾਰਡ ਡੱਬੇ ਰੱਖੇ ਹੋਏ ਨੇ ਪਿੱਛੇ ਤਸਵੀਰ ਲੱਗੀ ਹੋਈ --

ਤੇ ਇੱਥੇ ਬਹੁਤ ਸਾਰੇ ਵੱਡੇ ਵੱਡੇ ਬੁੱਟੇ ਲੱਗੇ ਹੋਏ ਨੇ।

ਇਥੇ ਬਹੁਤ ਸਾਰੀਆਂ ਕੁਰਸੀਆਂ ਤੇ ਟੇਬਲ ਲੱਗਿਆ ਹੈ।

ਪੈਲਸ ਦੇ ਗੇਟ ਦੇ ਉੱਤੇ ਸਜਾਵਟ ਕੀਤੀ ਹੋਈ ਹੈ ਇਥੇ ਫੁੱਲਾਂ ਨਾਲ ਬਹੁਤ ਸੁੰਦਰ --

ਤਾਰ ਲੱਭ ਰਹੇ ਹਨ ਤੇ ਇੱਥੇ ਵੱਡੇ ਵੱਡੇ ਬੂਟੇ ਵੀ ਲੱਗੇ ਹੋਏ।

ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਸਾਹਮਣੇ ਟੇਬਲ ਤੇ ਸੋਫ਼ੇ ।

ਤੇ ਇੱਥੇ ਕੁੱਝ ਮੁੰਡੇ ਵਰਕਆਊਟ ਕਰ ਰਹੇ ਹੈਗੇ ਨੇ।

ਪਿੱਛੇ ਗੱਡੀਆਂ ਦੇ ਵੀ ਰੱਖੇ ਨੇ ਤੇ ਗੱਡੀਆਂ ਦੀਆਂ ਫੋਟੋਆਂ ਵੀ ਲੱਗੀ--

ਫੁੱਲਾਂ ਤੇ ਗਮਲੇ ਵੀ ਰੱਖੇ ਨੇ ਸਾਹਮਣੇ ਸਪੈਸ਼ਲ ਇਨ ਕਾਰ ਸੀਟ ਕਵਰ ਮੈਟ --

ਵੱਡਾ ਜਿਹਾ ਸ਼ੋਰੂਮ ਹੈਗਾ ਹੈ ਇੱਥੇ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ।

ਇੱਥੇ ਪੋਸਟਰ ਤੇ ਬੈਨਰ ਬਣਾਉਣ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ।

ਇਥੇ ਲਾਇਟਾ ਵੀ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ।

ਤੇ ਗੱਡੀਆਂ ਆ ਜਾ ਰਹੀਆਂ ਨੇਂ ਸਾਹਮਣੇ ਬਹੁਤ ਸਾਰੇ ਲੋਕੀ ਵੀ ਬਾਜਾਰ ਦੇ--